ਹਾਂ ਹੁਣ ਜਦੋਂ grant ਆਈਗੀ next ਦੱਸ ਦਿਨਾ ਚ ਬੀ ਉਹ

ਨੀਂ ਵਧੀਆ ਏ ਹਰ ਸਾਲ ਵਧੀਆ ਮਤਲਬ ਕੀ ਕਰਵਾਨੀਆਂ ਹੀ ਚਾਹੀਦੀ ਏ visit ਤਾਂ

ਬੱਚਿਆ ਨੂੰ ਇੱਕ ਤਾਂ interest ਬਹੁਤ ਵੱਧਦਾ ਤੇ

ਤੇ ਸਿੱਖਣ ਨੂੰ ਵੀ ਬਹੁਤ ਵੱਡੀ ਗੱਲ ਸਭ ਤੋਂ ਇਹ ਏ ਸਿਖਣ ਨੂੰ ਵੱਧ ਮਿਲਦਾ

ਚਲੋ ਵਧੀਆ ਗੱਲ ਏ ਹੋਰ

ਹਾਂਜੀ ninety nine ਆਲਿਆ ਨੇ ਤਾਂ ਮਾਰਚ ਵਿੱਚ ਆਣਾ ਏ ਉਹਨਾ ਨੇ

ਹਾਂਜੀ ਕਹਿੰਦੇ ਆਪਾਂ visit ਕਰਾਂਗੇ ਆਪਾਂ ਇੱਕ ਦਿਨ ਬੱਚਿਆਂ ਦੇ school

orange ਵਾਲੇ ਤਾਂ ਕਰ ਗਏ ਸੀ ਹਾਂਜੀ orange ਵਾਲੇ ਈ ਕਰ ਗਏ ਸੀ ਆਪਣੇ ਇਹਨਾ ਦੀ team ਚ ਕਿੰਨੇ ਹੈਗੇ ਏ staff member orange ਵਾਲਿਆ ਦੇ

ਹਾਂਜੀ ਦੋਏ ਥਾ ਤੋਂ ਅੱਲਗ ਅੱਲਗ ਏ ਉਹ orange ਈ ਏ ਦੋਨੇ ਥਾਵਾ ਤੇ ਚਲਦੇ ਇੱਕ ਤਾਂ ਆਪਣੇ ਜੈਲ ਸਿੰਘ ਨਗਰ ਚ ਏ ਹਾਂਜੀ

ਬੇਲਾ road ਹਾਂਜੀ ਬੇਲਾ road

ਜਿਹੜਾ ਸੁਰਜੀਤ ਤੇ hospital ਦੇ ਹਨਾ ਅਹ ਨੇੜੇ

ਹਾਂਜੀ ਹਾਂਜੀ ਉੱਥੇ ਲੈਕੇ ਗਏ ਸੀ ਵੈਸੇ ਮੈਂ ਦੇਖਿਆ ਹੋਇਆ ਮਤਲਬ ਬਾਹਰੋ ਈ ਅੰਦਰ ਨੀਂ ਮੈਂ ਗਈ ਉੱਥੇ ਕਦੀ ਤੇ

ਬਾਹਰੋ ਬਾਹਰੋ ਦੇਖਿਆ ਹੋਇਆ ਵਧੀਆ ਲੱਗ ਰਿਹਾ ਸੀਗਾ ਹਾਂਜੀ ਹਾਂਜੀ ਬਹੁਤ ਵਧੀਆ ਜਾਨੀ ਕੀ

ਜਾਂਦੇ ਏ ਨਾ ਬੱਚੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹੀ ਦੇਖਣਾ ਪੈਂਦਾ ਵੀ ਥੋੜਾ ਜਿਹੜੀ ਉੱਥੇ ਜਗ੍ਹਾ ਖੁੱਲੀ ਹੋਵੇ ਤਾਂ ਕੇ ਬੱਚੇ ਜਿਹੜੇ ਆਰਾਮ ਨਾਲ ਮਤਲਬ ਸਿਖ ਸਕਣ ਕੁੱਝ ਜੇ ਹੁਣ

congested ਹੋਵੇ ਨਾ ਬੈਠ ਹੋਵੇ ਬੱਚੇ ਨੂੰ ਬੈਠਣ ਨੂੰ ਜਗ੍ਹਾ ਨਾ ਹੋਵੇ suffocation ਹੋਵੇ ਫੇਰ ਬੱਚਾ ਵੀ comfortable ਵੀ ਨੀਂ ਰਹਿੰਦਾ ਹੈਗਾ ਤੇ

ਵੈਸੇ ਵੀ ਸਿੱਖਣ ਚ ਉਹਨੂੰ ਕੋਈ interest ਨੀਂ ਰਹਿੰਦਾ

ਬਹੁਤ ਵਧੀਆ ਬੱਚਿਆਂ ਨੂੰ ਲੱਗਿਆ ਨਾ ਜਿਵੇਂ ਇਹਨਾ ਨੇ ਦਮੋ ਵੀ ਦੋ ਦੋ ਤਿੰਨ ਤਿੰਨ

time ਜਿਆਦਾ ਹੁੰਦਾ ਸੀ ਹਾਂਜੀ ਉਹਨਾ ਨੇ ਦੋ ਤਿੰਨ demo ਦੇਣੀਆ ਜਦੋਂ ਇਹ ਨੇੜੇ ਹੁੰਦਾ ਨਾ ਫੇਰ ਸਾਨੂੰ ਇਹ ਵੀ ਹੁੰਦਾ ਬੀ ਚਲੋ ਕੋਈ ਬਹੁਤੀ ਕਾਲੀ ਨੀਂ ਹੈ school ਜਾਣ ਦੀ ਬੀ ਆਪਾਂ

ਪੰਦਰਾਂ ਮਿੰਟ ਦੇ ਵਿੱਚ ਪਹੁੰਚ ਜਾਣਾ ਹੈਗਾ ਤੇ ਜੇ

ਵੀ time ਲਗਦਾ ਤਾਂ ਵੀ ਸਾਨੂੰ ਕੋਈ ਗੱਲ ਨੀਂ ਜਿਆਦਾ ਲਗਦਾ ਜਿਆਦਾ ਲੱਗ ਜਾਵੇ ਹਾਂਜੀ ਹਾਂਜੀ ਇੱਥੋ ਤਾਂ ਜਿਵੇਂ ਆਪਾਂ ਤਿੰਨ ਵਜੇ ਵੀ ਅਹ ਤੁਰੇ ਸੀ ਨਾ ਰੋਪੜ ਤੋਂ ਆਪਾਂ ਤਿੰਨ ਵੀਹ ਤੇ ਪੋਹੁੰਚ ਗਏ ਸੀ ਬੱਚਿਆਂ ਨੂੰ school

ਨੇੜੇ ਹਾਂਜੀ ਹਾਂਜੀ ਤੇ time ਉਹਨਾ ਨੇ ਤਿੰਨ demo ਤਾਂ ਦਿੱਤੀਆਂ ਸੀ ਬੱਚਿਆਂ ਨੂੰ ਨਾ ਬੱਚੇ ਬਹੁਤ

ninth tenth ਵਿੱਚ ਕਿੰਨੇ ਕਿੰਨੇ ਬੱਚੇ ਲੈਕੇ ਗਏ ਸੀ ਤੁਸੀਂ total ਕਿੰਨੇ ਕਿੰਨੇ ਏ ਤੁਹਾਡੇ ਮੇਰੇ ਕੋਲ mam ninth tenth ਦੇ fifty two ਏ ਬੱਚੇ

ninth tenth ਚ fifty two ਏ

ਇਹਨਾ ਦੇ forty ਏ

ਹਾਂਜੀ ਹਾਂਜੀ ਕਾਫੀ ਏ ਇਹਨਾ ਦੀ

ਫੇਰ ਜਦੋਂ ਇੰਨੇ ਬੱਚੇ ਫੇਰ ਤਾਂ ਦੋ ਵਾਰੀ ਲੈਕੇ ਜਾਣੇ ਪੈਂਦੇ ਏ ਹਨਾ ਇੱਕ

ਜਾਂਦੇ ਵੀ ਨੀਂ ਮੈਨੂੰ ਨਾ ਛੋਟੀ ਬੱਸ ਮਿਲੀ ਤੇ ਇੰਨਾ ਦਿਨਾ ਦੇ ਵਿੱਚ ਜੇ ਤਾਂ ਥੋੜਾ

ਅਹ busy ਸੀ ਬੱਸਾ ਵਾਲੇ ਵੀ ਫੇਰ ਮੈਂ ਵੀ ninth tenth ਨੂੰ ਅੱਲਗ ਲੈ ਗਈ ਸੀ ਮੇਰੇ ਕੋਲ ninth ਵਿੱਚ nineteen twenty ਬੱਚੇ ਏ ਤੇ

ਫੇਰ ਉਹੀ ਪੰਤਾਲੀ ਛਿਆਲੀ ਬੱਚੇ ਤਾਂ ਬਣ ਹੀ ਜਾਂਦੇ ਹੋਣੇ ਇਸ ਤੋਂ ਵੱਧ ਤਾਂ ਬੱਸ ਚ ਵੀ ਨੀਂ ਬੈਠਦੇ ਹੈਗੇ ਹਾਂਜੀ ਮੇਰੀਆਂ ਤਾਂ ਬੱਸਾ ਬਹੁਤ ਵਡੀਆ ਸੀ ਨਾ

ਬਵੰਜਾ ਬੱਚੇ ਆ ਜਾਂਦੇ ਸੀ ਹਾਂਜੀ ਆਰਾਮ ਨਾਲ ਨਾ

ਬੱਚੇ ਗਿਆਰਵੀ ਬਾਰਵੀ ਚ ਹੋਣ ਫੇਰ ਤਾਂ ਔਖਾ ਲੱਗਦਾ ਹਨਾ ਇੰਨੇ

refreshment ਦੇਣੀ ਏ ਜਾਂ ਜਿੱਥੇ saloon ਚ ਵੀ ਲੈਕੇ ਜਾਣਾ ਉੱਥੇ ਵੀ ਜਗ੍ਹਾ ਜਿਆਦਾ ਘੇਰਦੇ ਏ ਜਿਆਦਾ

ਉਹਨਾ ਨੇ ਵੈਸੇ ਇਹਨਾ ਦੇ number ਵਗੈਰਾ ਵੀ ਲਏ ਏ palace ਵਾਲਿਆ ਨੇ ਤਾਂ

ਤੇ ਤੁਹਾਨੂੰ ਉਹਦੇ ਚ ਵੀ offer ਦਿੱਤੀ ਜਾਏਗੀ ਜਾਂ ਤੁਹਾਨੂੰ discount ਕਰਾਂਗੇ ਉਹ ਕਹਿੰਦੇ ਸੀ mam ਬੀ ਦੱਸ ਦਿਉ ਜੇ ਕੋਈ ਤੁਹਾਡੇ ਬੱਚੇ ਹੋਏ ਤਾਂ ਅਸੀਂ ਉਹਨਾ ਨੂੰ ਘੱਟ ਪੈਸੇਆਂ ਚ ਵੀ course ਕਰਾਵਾਂਗੇ ਇੱਕ ਹਾਂਜੀ ਹਾਂਜੀ mam ਮੇਰੇ ਵੀ ਜਿਹੜੇ ਦੋ ਬੱਚੇ ਏ ਨਾ ਉਹਨਾ ਨੇ ਆਪਣੀ problem ਦਸੀ ਬੀ ਉਹ ਕਹਿੰਦੇ ਆਪਾਂ ਘੱਟ ਕਰਾਂਗੇ ਕੋਈ

ਤੁਸੀਂ ਹਨਾ ਸਾਡੇ ਕੋਲ ਹਾਂਜੀ ਸਾਡੇ ਕੋਲ

ਲੋ ਕੋਈ ਨੀਂ ਹਨਾ ਤੇ ਆਪਾਂ ਘੱਟ ਕਰ ਲਵਾਂਗੇ ਤੁਹਾਡੇ ਨਾਲ ਬੱਚੇ ਕਹਿ ਰਹੇ ਸੀ ਕੀ madam ਇੰਨਾ ਨੀਂ ਜਿਆਦਾ ਕੀ ਇਹ ਤਾਂ ਜਿਆਦਾ ਏ ਨਾ

ਤੇ ਜੇ ਹਾਂ ਕੇ ਕਮਜੋਰ ਹੈਗੇ ਵੀ ਕਹਿੰਦਾ ਵੀ ਥੋੜੇ ਜੀ

ਉਹਨਾ ਨੂੰ ਉਹਦੇ according ਈ ਹਾਂਜੀ ਕਹਿੰਦੇ ਸੀ ਕਹਿਨੇ ਕੋਈ ਨੀਂ count ਕਰਦਾਗੇ ਬੱਚੇ course ਕਰਨ ਤੁਸੀਂ visit ਹੋਰ

ਤਾਂ ਕੇ ਬੱਚੇ ਕਹਿੰਦੇ ਹੋਰ ਵੀ ਜਿਆਦਾ motivate ਹੋਣ ਆਪਣੇ subject ਨੂੰ ਕਿਉਂਕਿ ਸਾਡੇ subject ਦੀ ਮੰਗ ਬਹੁਤ ਜਿਆਦਾ ਏ ਅੱਗੇ ਤੋਂ ਅੱਗੇ

ਚਲੋ ਠੀਕ ਏ

ਨਾਲੋ ਜਿਆਦਾ ਇਸ ਵਾਰ ਨਾ strength ਮੇਰੇ ਕੋਲ ਜਿਆਦਾ ਵੱਧੀ ਏ ਪਿੱਛਲੀ ਵਾਰ ਨਾ ਬੱਚੇ agriculture ਵੀ ਰੱਖਣ ਲੱਗ ਗਏ ਸੀ ਅੱਛਾ ਅੱਛਾ ਠੀਕ ਏ ਹੁਣ beauty and wellness ਤੇ ਜਿਆਦਾ ਏ ਹਾਂਜੀ ਹਾਂਜੀ beauty and wellness ਦੇ ਜਿਆਦਾ ਨੇ ਇਹ ਸਾਡੇ ਵੈਸੇ ਜਿਆਦਾ ਤਾਂ visit ਦਾ ਹੀ ਪ੍ਰਭਾਵ ਹੁੰਦਾ ਬੱਚਿਆਂ ਤੇ ਕੀ ਆਪਾਂ visit

ਏ ਉਦਾ ਵੀ ਵਧੀਆ ਲਗਦਾ ਬੱਚਿਆਂ ਨੂੰ visit ਤੇ ਜਾ ਕੇ

ਹੋਰ next ਫੇਰ time ਦੇਖਦੇ ਏ next year ਦੇ ਵਿੱਚ ਕਿਹੜੀਆ grants ਆਂਦੀਆਂ ਉਹਦੇ according visit ਲੈਕੇ ਜਾਵਾਂਗੇ ਬੱਚਿਆਂ ਨੂੰ ਫੇਰ ਹੋਰ

ਹਾਂਜੀ mam ਜਿਵੇਂ ਆਪਾਂ ਪਿੱਛਲੀ ਵਾਰ orange ਤੋਂ ਹੁਣ ਇਸ ਵਾਰ ninety nine ਤੋਂ ਹੁਣ ਅਗਲੀ ਵਾਰ ਹੋਰ ਜਗ੍ਹਾ ਤੇ ਕਰਾਨੀ ਹੈ ਜਿੱਦਾਂ glamour ਆਲਿਆਂ ਤੇ

call ਆਈ ਸੀ ਹਾਂ ਮੈਨੂੰ ਕਹਿੰਦੇ ਸੀ ਕਹਿੰਦੇ ਕਰਵਾਲੋ ਇੱਥੇ ਤੇ

ਵੈਸੇ ਤਾਂ ਬਲਾਚੋਰ ਚ ਵੀ saloons ਹੈਗੇ ਥੋੜੇ ਛੋਟੇ ਏ

ਇਸ ਲਈ ਸੋਚਦੀ ਆ ਬੀ ਨਵਾ ਸ਼ਹਿਰ ਜਾਂ ਰੋਪੜ ਦੇ ਵਿੱਚ sales ਜਿਆਦਾ ਹੁੰਦੀ ਏ ਉਹਨਾ ਦੇ saloon ਦੇ ਵਿੱਚ institute ਈ ਹੁੰਦੇ ਜਿੱਦਾਂ ਮਤਲਬ ਕੇ

ਵਗੈਰਾ ਵੀ ਲੱਗਦੀਆਂ ਤੇ ਉੱਥੇ ਲੈ